ਲਿਬਰ ਔਫਿਸ ਬੇਸ ਤੇ ਸਪੋਕਨ ਟਯੂਟੋਰਿਯਲ ਵਿੱਚ ਆਪ ਦਾ ਸਵਾਗਤ ਹੈ ਇਸ ਟਯੂਟੋਰਿਯਲ ਵਿੱਚ ਅਸੀ ਸਿੱਖਾੰਗੇ ਲਿਬਰ ਔਫਿਸ ਬੇਸ ਕੀ ਹੈ ਬੇਸ ਨੂੰ ਇਸਤੇਮਾਲ ਕਰਨ ਲਈ ਕੀ ਹੋਨਾ ਜ਼ਰੂਰੀ ਹੈ ਤੁਸੀ ਬੇਸ ਨਾਲ ਕੀ ਕਰ ਸਕਦੇ ਹੋ160 ਰਿਲੇਸ਼ਨਲ ਡੇਟਾਬੇਸ ਬੇਸਿਕਸ
ਨਵਾ ਡੇਟਾਬੇਸ ਅਤੇ ਟੇਬਲ ਕਰਿਏਟ ਕਰਨਾ
ਲਿਬ੍ਰ ਔਫਿਸ ਬੇਸ ਲਿਬ੍ਰ ਔਫਿਸ ਸੂਟ ਦਾ ਡੇਟਾਬੇਸ ਫਰਨ੍ਟ ਏਨ੍ਡ ਹੈ ਬੇਸ ਮਾਇਕ੍ਰੋਸੌਫਟ ਐਕਸੇੱਸ਼ ਦੇ ਬਰਾਬਰ ਹੈ ਬੇਸ ਫ੍ਰੀ ਅਤੇ ਓਪਿਨ ਸੋਰਸ ਸੌਫਟਵੇਯਰ ਹੈ ਅਤੇ ਇਸਤੇਮਾਲ ਕਰਨ ਅਤੇ ਵੰਡਨ ਲਈ ਮੁਫਤ ਹੈ ਆਓ ਅਸੀ ਬੇਸ ਦਾ ਇਸਤੇਮਾਲ ਕਰਨ ਲਈ ਪ੍ਰੀਰੈਕੁਜ਼ਿਟ ਵੇਖ ਲਿਇਯੇ ਮਾਇਕ੍ਰੋਸੌਫਟ ਵਿਨਡੋਜ਼ ਹੇਠ ਬੇਸ ਨੂੰ ਚਲਾਉਨ ਲਈ ਸਿਸਟਮ ਦਿਆਂ ਜ਼ਰੂਰਤਾਂ ਹਨ ਮਾਇਕ੍ਰੋਸੌਫਟ ਵਿਨਡੋਜ਼ 2000ਸਰਵਿਸ ਪੌਕ 4 ਜਾੰ ਉੱਚ ਐਕਸਪੀ ਵਿਸਟਾ ਜਾੰ ਵਿਨਡੋਜ 7

ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ httpspoken tutorialorgNMEICT Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ
ਡੈਜ਼ੀਕ੍ਰਿਊ ਸੋਲੂਸ਼ਨਜ਼ ਵੱਲੋ ਨਮਸਕਾਰ
ਸਾਡੇ ਨਾਲ ਜੁਡ਼ਨ ਲਈ ਧੰਨਵਾਦ